ਉਹ ਬਹੁਤ ਵਧੀਆ ਚੀਜ ਲੱਗੀ ਮੈਨੂੰ ਤਾਂ ਹਾਂਜੀ ਹਾਂ ਉਹ ਤਾਂ ਬਹੁਤ ਵਧੀਆ

ਅੱਛਾ ਜੇ ਹੁਣ ਦੇਖੋਗੇ ਨਾ ਵੀ ਹੁਣ ਪਿੰਡਾ ਚ ਮੈਂ ਦੇਖਿਆ ਇਹ ਹੁਣ ਨਾ training ਵੀ ਲੱਗਣ ਲੱਗ ਗਿਆ

ਉਹ ਤਾਂ ਹਾਂਜੀ ਹਾਂ ਨਵੀਂ ਚੀਜ ਮਿਲਦੀ ਹੈ knowledge ਚ ਵਾਧਾ ਹੁੰਦਾ

ਫੇਰ ਦੇਖੋ online ਜਿਹੜਾ ਕਰੋਗੇ ਢੰਗ ਬਹੁਤ ਨੇ ਇਹ ਤਾਂ ਜਿਵੇਂ ਤੁਸੀਂ

google WhatsApp ਤੇ ਕਰਲੋ ਆਪਣਾ group ਬਣਾਇਓ ਵੀ ਇਹ ਚ ਕਰੋ Instagram Facebook ਠੀਕ ਐ ਜੀ ਬਹੁਤ ਨੇ ਜਿਹੜੀਆਂ social media APP ਨੇ ਨਾ

ਤਾਂ ਜੋ ਲੋਕਾਂ ਨੂੰ ਪਤਾ ਚੱਲੇ ਤੁਹਾਡੇ ਕੰਮ ਕਾਰ ਦਾ ਬਿਲਕੁਲ ਜੀ ਇਹ ਤਾਂ ਹੈ ਹਾਂ ਜਦੋਂ ਪਹਿਲਾਂ ਕਿ ਹੁੰਦਾ ਸੀਗਾ ਪਹਿਲਾਂ ਇੱਕ ਬੰਦਾ ਇੱਕ ਮਹੱਲੇ ਚ ਜਾਂ ਇੱਕ ਸ਼ਹਿਰ ਤੱਕ famous ਸੀਗਾ

ਬਾਹਰ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਆਹ ਬੰਦਾ ਕੌਣ ਐ

social media ਨਾਲ ਤੁਸੀਂ ਜਿਵੇਂ ਮਰਜੀ ਕਰ ਸਕਦੇ ਓ ਤੁਸੀਂ marketing ਦਾ ਕੰਮ

ਹਨਾ ਕਈ ਲੋਕ ਕਰਦੇ ਨੇ ਬਹੁਤ ਉਹ ਕਰਦੇ ਨੇ ਵੀ ਹਾਂ

ਹਾਂਜੀ ਹਾਂ ਹੁਣ ਛੋਟੇ ਬੜੇ ਤੋਂ ਲੇਕੇ ਬੜੇ level ਤੱਕ ਸਾਰੇ ਕਰੀ ਜਾਂਦੇ ਨੇ

ਅਹ ਅਹ ਅੱਗੇ ਹੁੰਦਾ ਸੀਗਾ ਵੀ ਨਹੀਂ ਹੁੰਦਾ ਹੁਣ ਤਾਂ ਅੱਗਲਾ ਦੇਖਦਾ ਵੀ ਕਰਲੋ

ਹੋਰ ਚੀਜਾ ਵਿਕਣ ਲੱਗ ਗਈਆਂ online marketing ਦੇ ਆਪਾਂ ਸੋਚ ਨੀ ਸਕਦੇ ਵੀ ਜਿਹੜਾ ਕੰਮ ਕਰਦਾ ਐ ਨਾ ਉਹਨੂੰ ਤਾਂ ਫਾਇਦਾ ਚੱਕਣਾ ਚਾਹੀਦਾ ਵੀ ਇਸ ਚੀਜ ਦਾ

ਚੱਕਦੇ ਐ ਹਾਂਜੀ ਚੱਲੋ ਕੋਈ ਨੀ ਕਰਲਾਂਗੇ time ਨੀ ਹੁੰਦਾ

ਮੈਂ ਕਿਹਾ ਭਾਈ ਵੀ ਆਪਣਾ account ਬਣਾਓ INSTA ਤੇ Facebook ਤੇ ਇੱਕ post ਪਾਦੋ ਪੰਜ ਮਿੰਟ ਵਿੱਚ ਕਿਆ ਹੁੰਦਾ

ਲੋਕਾਂ ਨੂੰ ਦੱਸੋ tag ਕਰੋ ਉਹਨਾ ਨੂੰ

ਅੱਗੇ ਤੋਂ ਅੱਗੇ share ਕਰਨ

ਬਿਲਕੁਲ ਜੀ ਬਿਲਕੁਲ ਜੀ

ਇਹਦਾ ਬਾਕੀ ਜੇ ਕਹਿਦੋ ਜੀ ਬਹੁਤ ਪੈਸਾ ਬਹੁਤ ਜਿਆਦਾ ਹਾਂ

ਹਾਂ certificate ਹੁਣ ਦੇਖੋ corona ਚ ਜਿੰਨੇ ਬੱਚਿਆ ਦੇ exam ਹੋਏ ਨੇ ਜਾ ਕੁੱਛ ਉਹ ਸਾਰੇ ਦੇਖਲੋ online ਹੋ ਗਏ online ਲੋਕਾਂ ਦੀਆਂ ਕਲਾਸਾਂ ਲੱਗਿਆ online ਉਹ ਹੋਇਆ online certificate ਆ ਗਏ

ਸਹੀ ਗੱਲ ਐ ਆਪਣਾ ਉਹਦੇ ਵਿੱਚ save ਕਰਲੋ ਆਪਣਾ ਜਿੱਥੇ ਲੋੜ ਐ ਦਿਖਾਦੋ

ਜੀ ਪੈਸੇ ਮੰਗਾਓ ਤੁਸੀਂ ਜੇਬ ਚ ਪੈਸੇ ਰੱਖ ਕੇ ਕੀ ਕਰਨੇ ਐ

ਹਨਾ ਰੇਹੜਿਆਂ ਤੱਕ ਆਲੇ ਨੇ bar code ਲਗਾ ਲਏ

ਨਹੀਂ ਤਾਂ ਤੁਸੀਂ payment ਕਰੋ ਉਹਦੇ ਨਾਲ ਕੀ ਆ ਤੁਹਾਨੂੰ ਹੀ ਫਾਇਦਾ ਤੁਸੀਂ ਦੇਖੋ ਅੱਜ ਪਹਿਲਾਂ ਕਿ ਐ ਪੈਸੇ ਚੋਰੀ ਹੋਣ ਦਾ ਡਰ ਐ ਸਭ ਕੁੱਛ ਰਹਿ ਗਿਆ ਇਸ ਚ ਤਾਂ ਰਿਹਾ ਨੀ ਹੁਣ ਕੋਈ ਡਰ ਨਹੀਂ

ਸਿੱਧਾ ਥੋਡੇ ਖਾਤੇ ਚ ਪੈਸੇ ਆਨਗੇ ਖਾਤੇ ਚ ਹੀ ਬਿਲ send ਕਰ ਦੇਣਗੇ ਤੁਹਾਨੂੰ ਹੋਰ ਦੇਖੋ ਜੀ ਬਕਾਇਆ ਦੇਖ ਦੀ ਲੋੜ ਨੀ ਹੁੰਦੀ ਬਾਰਾਂ ਰੁਪਏ ਬਣਦੇ ਐ ਸਤਾਰਾ ਰੁਪਏ ਬਣਦੇ ਐ

ਠੀਕ ਹੈ ਹੁਣ ਤਾਂ ਜੇ ਤੁਹਾਨੂੰ ਤੁਹਾਨੂੰ ਇਹ ਪਤਾ ਹੋਊ ਵੀ ਅੱਜਕਲ ਕਿ ਐ ਜੇ ਤੁਸੀਂ ਆਪਾਂ group ਚ ਵੀ payment ਕਰ ਸਕਦੇ ਹਾਂ

ਹਾਂ group ਚ ਇੱਦਾਂ ਹੁੰਦਾ ਮੰਨਲੋ ਤੁਸੀਂ ਚਾਰ ਦੋਸਤ ਓ ਕਿਸੇ hotel ਚ ਖਾਣ ਚਲੇ ਗਏ

ਠੀਕ ਐ ਪੈਸੇ ਹੈ ਨੀ ਤੁਸੀਂ google pay ਕਰਨੇ ਐ

ਇੱਕ ਹੁੰਦਾ google pay ਕਰੂਗਾ ਪਹਿਲਾਂ ਇੱਕ ਹੀ ਹੁੰਦਾ ਇੱਕ ਬੰਦਾ google pay ਕਰ ਸਕਦਾ ਸੀਗਾ ਬਾਕੀ ਤਿੰਨ ਬੰਦੇ ਜੇਬ ਚ ਪੈਸੇ ਉਸ ਚ ਉਹ ਬੱਚ ਗਏ ਪੈਸੇ ਦੇਣ ਤੋਂ

ਅੱਛਾ ਜੀ

group ਬਣ ਜਾਂਦਾ group ਵਿੱਚ ਕਿ ਐ ਥੋਡੇ ਕੋਲ message ਆ ਜਾਣਾ ਵੀ ਤੁਸੀਂ ਫਲਾਣੇ hotel ਆਲਿਆ ਨੂੰ ਇੰਨੇ ਪੈਸੇ ਦੇਣੇ ਐ ਜਿੱਥੇ ਤੁਸੀਂ ਖਾਣਾ ਖਾਦਾ ਰੋਟੀ ਖਾਦੀ ਚਾਹ ਪਾਣੀ ਪਿਤਾ ਕੁੱਛ ਵੀ

ਹਾਂ ਹੁਣ ਤਾਂ ਕੰਮ ਵੀ ਇਹੋ ਜਾ ਹੁਣ ਕਿਆ ਹੁੰਦਾ ਅੱਗਲਾ ਇੱਕ burger ਦੇਕੇ ਬਾਕੀ ਤਿੰਨ ਚਾਰ ਬੰਦੇ ਬੱਚ ਜਾਂਦੇ ਨੇ ਲੀ ਲੈ ਵੀ ਇੰਨੇ ਪੈਸੇ ਦੇ ਦਿੱਤੇ ਵਾਪਸੀ ਜਦੋਂ ਦੇਖਾਂਗੇ ਕਰਨੇ ਹੋਣਗੇ ਕਰਦਾਂਗੇ ਨਹੀਂ ਤਾਂ ਨਾ ਸੀ ਪਰ ਹੁਣ ਪਹਿਲਾਂ ਵਰਗੀ ਗੱਲਾ ਨੀ

ਜਿਵੇਂ ਇੱਕ ਮੰਨਲੋ ਮੈਂ ਆਪਾਂ ਚਾਰ ਜਣੇ ਚਲੇ ਗਏ ਮੈਂ ਆਪਨੇ mobile ਤੋ ਕਿ ਕਰਨਾ ਮੈਂ group ਬਣਾਕੇ ਨਾ ਕਿਤੇ

group ਬਣਾਲੋ ਮਤਲਬ ਆਪਾਂ ਚਾਰ ਜਣੇ ਚਾਰ ਸੋ ਦੇ ਵਿੱਚ ਖਾ ਲਿਆ

ਉਹਦੇ ਵਿੱਚ ਕਿ ਐ ਮੈਂ group ਬਣਾ ਲਿਆ ਮੈਂ ਆਪਣਾ ਸੋ ਰੁਪਿਆ send ਕਰਤਾ ਜਿਹੜੇ ਦੁਕਾਨਦਾਰ ਤੋਂ ਖਾਦਾ ਜਾ hotel ਚ ਖਾਦਾ

ਉਹਦੇ ਚ ਕੀ ਹੁੰਦਾ ਬਾਕੀ ਥੋਨੂੰ ਤਿੰਨ ਜਾਣਿਆ ਨੂੰ ਨਾਲ ਦੀ ਨਾਲ message ਆ ਜਾਣੇ ਨੇ ਤਿੰਨ ਜਣਿਆ ਨੂੰ ਲਗਾ

ਵੀ ਥੋਡਾ ਵੀ ਥੋਡਾ ਸੋ ਰੂਪਏ ਬਕਾਇਆ ਰਹਿੰਦਾ ਤੁਸੀਂ ਕਿ ਕਰਨਾ use ਹੀ message ਨੂੰ forward ਕਰਦੇਣਾ ਅੱਗੇ ਠੀਕ ਐ ਤੇ ਸੋ ਰੁਪਿਆ transfer ਹੋਜੂਗਾ ਥੋਡੇ ਖਾਤੇ ਚੋ ਸੋ ਸੋ ਰੁਪਿਆ

ਹਾਂ ਠੀਕ ਐ ਇਸ ਚ ਆਹ ਫਾਇਦਾ ਹੋ ਗਿਆ ਹੁਣ ਕਿਸੇ ਨੂੰ ਬਖ਼ਸ਼ਨਾ ਨੀ ਚਾਹੀਦਾ

ਠੀਕ ਐ ਪਹਿਲਾਂ ਤੁਸੀਂ ਸਮਾਨ

ਠੀਕ ਐ courier ਕਰੋ ਹਾਂਜੀ ਜਦੋ courier ਹਾਂ courier ਪਹਿਲਾਂ ਵੀ ਹੁੰਦਾ ਸੀਗਾ ਪਹਿਲਾਂ ਕਿ ਹੁੰਦਾ ਸੀ speed post ਨਾਲ ਕਰਦੇ ਸੀਗੇ ਡਾਕਖਾਨੇ ਰਾਹੀਂ

ਉਹਦੇ ਵਿੱਚ ਕਿ ਹੁੰਦਾ ਸੀਗਾ ਦੇਖੋ time ਲੱਗਦਾ ਸੀਗਾ ਵੱਧ time ਵੀ ਲੱਗ ਜਾਂਦਾ ਸੀਗਾ

ਠੀਕ ਐ ਕਿਉਂਕਿ ਸਰਕਾਰੀ ਹੈਗਾ government ਦੇ ਕੁੱਛ ਛੁੱਟੀ ਆ ਗਈ ਕੋਈ ਕੁੱਛ ਹੁਣ private ਕੰਪਨੀਆ ਆ ਗਈਆ ਜਿਸ ਚ ਕੋਈ ਸਮਾਨ ਅੱਗੇ

ਠੀਕ ਐ ਅੱਗਲੇ ਨੂੰ ਆਪਣਾ scanner ਭੇਜੋ code ਭੇਜ ਦੋ ਥੋਡਾ scan ਕਰਕੇ ਥੋਡੇ ਖਾਤੇ ਚ ਅੱਗਲੇ ਨੇ ਪੈਸੇ ਪਾ ਦੇਣੇ ਨੇ

ਬਾਕੀ ਹੁਣ ਤਾਂ study ਵੀ online ਹੋ ਗਈ

ਠੀਕ ਐ ਤੁਸੀਂ tuition online ਲਾ ਸਕਦੇ ਆ

ਹੋਰ ਬਹੁਤ ਕੰਮ ਨੇ

ਹਾਂਜੀ ਹਾਂ ਇਹ ਤਾਂ ਹੈ ਠੀਕ ਐ ਤੁਸੀਂ ਕੋਈ document ਕੱਢਨਾ ਕੁੱਛ ਕੱਢਨਾ ਥੋਨੂੰ ਕਿਸੇ ਚੀਜ ਦੀ ਲੋੜ ਐ back side ਤੇ ਜਾਓ

ਕੁੱਛ ਹੋ ਜਾਂਦਾ ਕੁੱਛ ਕੱਢਨਾ ਆਧਾਰ card ਜਾ PAN card ਜਾ ਕੁੱਝ ਦੇਖਣਾ ਆਪਣਾ ਉਹਦੇ ਤੇ ਹੋ ਜਾਂਦਾ

ਹਾਂਜੀ ਹੁਣ ਤਾਂ ਦੇਖੋ ਸਬ ਕੁੱਛ ਆਸਾਨ ਹੋ ਗਿਆ

ਮੈਂ ਤਾਂ google pay ਚਲਾਉਂਦਾ ਜੀ ਅੱਛਾ google pay ਤੁਹਾਨੂੰ ਫੇਰ ਕੋਈ benefit ਹੋਇਆ ਚਲਾਉਣ ਨਾਲ

ਹਾਂ ਆਉਂਦੇ ਐ ਥੋੜੇ ਬਹੁਤ cash ਕੂਸ਼ ਕਦੇ ਤਿੰਨ ਰੂਪਏ ਪੰਜ ਰੂਪਏ ਦਸ ਰੂਪਏ ਕੁੱਝ ਇਸ ਤਰ੍ਹਾਂ

phone pay ਨੀ ਚਲਾਉਂਦਾ ਮੈਂ google pay ਹੀ ਐ

ਅੱਛਾ ਹੁਣ ਤਾਂ ਦੇਖੋ ਹਰੇਕ application ਨਾਲ ਜਿਦਾਂ ਕੁੱਛ ਵੀ ਐ ਉਹ ਉਹ ਹਰੇਕ company ਨੇ ਆਪਣਾ ਚਲਾਤਾ ਕਿਉਂਕਿ ਹਰੇਕ company ਦੇ through ਆਪਾ ਕਰ ਸਕਦੇ ਆ ਜਿਵੇਂ airtel bank ਠੀਕ ਐ ਥੋਡੇ airtel sim ਐ airtel bank ਆ ਗਏ jio bank

ਜਿੰਨਾ ਪਰ jio ਦਾ number ਐ

airtel ਦੀ airtel APP ਐ jio ਦੀ APP ਐ

jio ਦੀ APP download ਕਰਨੀ ਪਉਗੀ ਆਪਾਂ ਨੂੰ ਹਾਂ jio ਦੀ APP download ਕਰਕੇ

ਉਸੇ ਤਰ੍ਹਾਂ ਹਾਂ ਉਹਦੇ ਵਿੱਚ option ਆ ਜਾਂਦੀ ਹੈ ਕਿਸੇ ਨੂੰ transfer ਕਰਨੇ ਜਾ ਕੁੱਛ ਕਰਨੇ ਉਹਦੇ ਨਾਲ ਆਪਾ ਕਰ ਸਕਦੇ ਹਾਂ ਹੁਣ ਤਾਂ ਹਰੇਕ APP ਨਾਲ ਹੋਣ ਲੱਗ ਗਿਆ ਜੀ